ਚਲ ਚੰਗਾ ਆਹੋ ਆਹੋ ਦਸ ਤਰੀਕ ਨੂੰ ਹੋ ਜਾਣਾ ਸ਼ੁਰੂ

ਪਨੀਰੀ ਪੁਨੀਰੀ ਏਨੇ ਬੀਜਲੀ ਹੀ ਧੰਦੇ ਸ਼ੁਰੂ ਤੋਂ ਪਹਿਲਾਂ ਨਈ ਚੰਗਾ ਕੀਤਾ ਗੇਤੇ ਗੇਤੇ ਕਮਰੇ ਸ਼ੁਰੂ ਕਰਲੇ ਤੇ ਲਾਂਬਾ ਤੋਂ ਗੇਤੇ ਗੇਤੇ ਲੱਗਜਾਂ ਹੋ ਜਾਣਿਆ ਪੂਰੇ

ਕੋਣ? ਨਡੀਨਾਂ ਦੀ ਕੁੜੀ

ਮੇਰੀ ਭੈਣ ਆ ਨਾ ਮੇਰੇ ਭਰਾ ਦੇ ਕਮਰੇ ਪੈਣ ਡਏ ਆ

ਆਹੋ ਤੇ ਮੇਰੀ ਓਥੇ ਮਿਸਤਰੀਆਂ ਤੇ ਨਾਲ ਈ ਰੋਟੀ ਰਾਟੀ ਖਵਾਨਦੀ ਆ ਪਕਾਉਂਦੀ ਆ ਫੇਰ ਮਿਸਤਰੀਆਂ ਦੇ ਨਾਲ ਈ ਚਲ ਜਾਂਦੀ ਆ ਮਿਸਤਰੀ ਓਥੋਂ ਦੇ ਲੱਗੇ ਏ ਆ ਅੱਸ਼ਾ ਓਥੋਂ ਦੇ ਮਿਸਤਰੀ ਹੋਣੇ ਆ ਨਾ ਹਾਂਜੀ ਹਾਂਜੀ, ਹਾਂ ਚਲੋ ਚਾਚੀ ਠੀਕ ਆ ਮੈਂ ਬਾਅਦ ਕਰਾਂਗੀ

ਹਾਂ ਚਲੋ ਠੀਕ ਆ ਕੋਈ ਆਗਿਆ ਮੈਂ ਰੋਟੀ ਦੇਦਾਂ ਚਲ ਕੋਈ ਨੀ ਆ

ਹਾਂਜੀ ਕੀ ਬਣਨ ਡਿਆ ਕੁਸ਼ ਨੀ ਬੈਠੇ ਆ ਵੇਹਲੇ ਤੁਸੀਂ ਕੀ ਕਰਨ ਡਏ ਅਹ ਮੈਂ ਕੰਮ ਤੇ ਆਇਆ ਕਿੱਥੇ ਆਇਆ ਕੰਮ ਤੇ ਏਧਰ ਗਿਆ ਵਾ, ਧਾਰੀਆਲ ਅਮਂ ਜਿਆਦਾ ਦੂਰ ਨੀ ਚੱਲ ਗਿਆ ਏਸ ਵੇਲੇ ਆਹੋ ਨਹੀਂ ਧਾਰੀਆਲ ਆ ਕਿ

ਹਾਂ ਠੀਕ ਆ ਸਵੇਰੇ ਕਿੱਥੇ ਜਾਣਾ ਸਵੇਰੇ ਜਾਵਾਂਗੇ, ਬਿੱਟੂ ਦੇ ਕੰਮ ਕਰਨਾ ਵਾ ਬੂਟਿਆ ਨੂੰ ਪਾਣੀ ਪੂਣੀ ਪਾਉਣਾ ਮਹੀਨਾ ਪਾਣੀ ਰੱਬ ਨੇ ਪਾਇਆ ਬਿੱਟੂ ਦੇ ਬੂਟਿਆਂ ਨੂੰ ਪਿਆ ਨੀ ਹਜੇ ਨਹੀਂ ਅਜੇ ਓਰ ਆ ਪਾਣੀ ਨੂੰ ਹਾਂ ਹਮ ਚੱਲ ਆਪੇ ਰੱਬ ਪਾਦੂ ਰਾਤ ਨੂੰ ਹੋਰ ਆਹੋ ਸ਼ੈਦ ਪੈ ਈ ਜਾਏ ਹਾਂ ਹੋਰ ਫੇਰ

ਹੋਰ ਰੋਟੀ ਪਾਣੀ ਖਾ ਲਿਆ

ਚਾਹ ਕੋਈ ਨੀ, ਪੀ ਲੀਓ ਹੋਰ

ਅੱਜ ਖਾਧਾ ਭਿੰਡੀ ਤੋਰੀ ਅੱਛਾ ਹੋਰ ਫੇਰ

ਹਮ, ਤੇ ਯਾਰ ਤੇਰਾ ਹਲੇ ਦਿਨ ਦੇਕ ਗਿਆ ਅੱਜ ਈ ਉਹਨੂੰ ਕਹੁਗਾ ਤੇ ਫੇਰ ਈ ਦੇਣੀ ਉਹਨੇ ਉਦਾ ਕਿੱਥੇ ਦੇਣੀ ਐ ਬਸ ਹੁਣ ਗਈ ਕੇ ਹਲਦੀ ਹੁਲਦੀ ਤੂੰ ਭੁੱਲਜਾ ਹੁਣ ਨਹੀਂ ਲਉਗਾ ਏਡੀ ਤੇ ਨੀ ਗੱਲ

ਨਹੀਂ ਨਹੀਂ ਏਡੀ ਨੀ ਗੱਲ

ਉਹ ਫੁਲਾਂਦੀ ਐ ਫਲਾਲ ਕਰਦਾ ਤੂੰ ਉਹਦੇ ਫੁਲਾਲਾਂ ਚ ਆ ਜਾਂਦਾ

ਅਹ ਚੱਲ ਵੇਖ ਲੈਂਦੇ ਭਲਾ ਦਿੰਦਾ ਆਹੋ

ਹੁਣ ਮੈਂ ਚੱਲਿਆ ਚੱਲਿਆ ਸੀ ਬਟਾਲੇ ਅੱਛਾ ਧਾਰੀ ਉਲਸਦਾ ਬਟਾਲੇ

ਅੱਛਾ ਅਂਬਰਸਰ ਨੂੰ ਨਾ ਲੇਜੀ ਨਹੀਂ ਬਟਾਲੇ ਕੰਮ ਐ ਮੈਨੂੰ ਮੈਂ ਸਬਜ਼ੀ ਸੁਬਜ਼ੀ ਲਿਆਵਾਂ ਤਾਜ਼ੀ ਸਬਜ਼ੀ ਅੱਛਾ ਅਹ ਹੋਰ ਹੋਰ ਕੋਈ ਚੀਜ਼ਾਂ ਲੈ ਆਈ ਹੋਰ ਫੇਰ ਲੈ ਆਵਾਂਗੇ ਫ਼ਲ ਫਲੂਟ

ਕੰਮ ਕਾਰ ਚੱਲਣ ਡਿਆ ਵਧੀਆ ਕੰਮ ਕਾਰ ਚੱਲਣ ਡਿਆ ਵਧੀਆ ਵਾ

ਉਹ ਅੱਜ ਆਏ ਸੀ, ਪਰਾਉਣੇ ਕਿਹੜੇ ਪਰਮਾਨੰਦੋ ਅੱਛਾ ਕਿਥੋਂ ਅਮਨ ਤੋਂ ਆਈ ਸੀ ਤੇਰੀ ਭੈਣ

ਅੱਛਾ ਸ਼ਿੰਦੋਂ ਘਰ ਬੜੇ ਪਰਉਣੇ ਆਏ ਸੀ ਅੱਜ ਨੈ ਉਹ ਤੇ ਆਉਣਾ ਸੀ ਵਿਚਾਰਿਆ ਦੇ ਘਰ ਆਹੋ ਬੜੇ ਆਏ ਸ਼ੈਦ ਦੋਆਲ ਵਾਲੇ ਆਏ ਸੀ

ਮਾਸੀ ਉਹਦੀ ਆਈ ਸੀ ਫੇਰ, ਚਾਵੇ ਤੋਂ ਆਏ ਹੀਂ ਸੀ ਆਹੋ ਕਾਲੀ ਹੁਣੀ

ਆਹੋ ਉਹ ਤੇ ਆਉਣਾ ਈ ਆਉਣਾ ਕੀ ਕਰਨਾ ਕੰਮ ਈ ਇਹੋ ਜਿਹਾ ਐ ਪੋ ਪਰਾਉਣੇ ਫੇਰ ਤਿੰਨ ਤਰੀਕ ਨੂੰ ਆਹੋ ਤਿੰਨ ਤਰੀਕ ਤੇ ਫੇਰ ਆਉਣੇ ਆ

ਕੱਲ ਦੀ ਦਿਆੜੀ ਬਸ ਠੀਕ ਠਾਕ ਆ ਇੱਕ ਓਹ ਲਿਆਉਣਾ ਸੀ ਮੋਸਮੀਆ ਮੁਸਮੀਆ, ਪੱਤੇ ਲਿਆਉਣੇ ਸੀ ਲਾਹ ਕੇ ਲਿਆਂਦੇ ਨੀ ਤੂੰ

ਆਹ ਫੇਰ ਜਾਈ ਤੇ ਲਿਆ ਕੇ ਦਈ ਮੈਨੂੰ ਸਵੇਰੇ ਸਵੇਰੇ ਸਵੇਰੇ ਲਿਆਊਗਾ ਓਥੇ ਅੱਡੇ ਤੇ ਬੂਟਿਆ ਨੂੰ ਬੰਦਾ, ਪੈਸੇ ਦੇਦੇ ਰਾਤ ਨੂੰ ਆਹੋ ਬੂਟਿਆ ਨੂੰ ਦੇਦੇ ਸੋ ਰੁੱਪਈਆ ਨਹੀਂ ਤੇ ਫੇਰ

ਆਹੋ ਏਹ ਹੈ ਆਹੋ ਹਮ ਜੇ ਤੂੰ ਵੇਹਲਾ ਸਵੇਰੇ ਸੈਕਲ ਤੇ ਚਲਜੀ ਫੇਰ ਸਵੇਰੇ ਮੈਂ ਈ ਲੈ ਆਉ ਨਹੀਂ ਤੇ

ਸਵੇਰੇ ਵੇਹਲਾ ਈ ਜੇ ਨਾ ਦਿਨ ਲੱਗਾ ਫੇਰ ਵੇਹਲਾ ਈ ਆ

ਜੇ ਲੱਗ ਗਿਆ ਤੇ ਫੇਰ ਨੀ ਕਹਿ ਸਕਦੇ

ਸਵੇਰੇ ਉਹਨੂੰ glucose ਵੀ ਲਵਾਂ ਆਈ ਨਾ ਟੈਮ ਨਾਲ਼ ਈ ਆਹੋ glucose ਤੇ ਜਾਣਾ ਐ ਸਵੇਰੇ ਸਾਢੇ ਅੱਠ ਨਿਕਲ ਜਣਾ ਫੇਰ ਟੈਮ ਨਾਲ਼ ਉਧਰੋਂ ਆ ਜਾਣਾ

ਫੇਰ ਟੈਮ ਨਾਲ਼ ਬੰਦਾ ਘਰ ਹਮ ਰੋਟੀ ਪਾਣੀ

ਉਹਨਾ ਦੇ ਕਰਾਉਣਾ ਅਹ ਪਰਸੋਂ ਮੈਂ ਮੈਂ ਕਹਿਣ ਡਈ ਮੈਂ ਕਿਹਾਂ ਤੇਨੂੰ ਲਵਾਂ ਕੇ ਮੈਂ ਏਥੇ ਅਜਾਗੀ ਆਹੋ ਚੱਲ ਮੈਂ ਤੇ ਜਾਣਾ ਈ ਜਾਣਾ ਫੇਰ

ਤੂੰ ਕਰਾਈ ਨਹੀਂ ਤੇ ਮੈਂ ਲਵਾਂ ਆਉ ਕੱਲਾ ਫੇਰ

ਆਹੋ ਮੈਂ ਫੇਰ ਮੈਂ ਚਲਜੁਗਾ

ਆਹੋ ਨੋਂ ਵਜੇ ਦੱਸ ਵਜੇ ਆ ਜਾਣਾ ਅਸੀਂ

ਆਹੋ ਇੱਦਾਂ ਕਰੁਗਾ ਮੈਂ ਚਲਜੁਗਾ ਤੇ ਤੂੰ ਰਹੀ

ਬਸ ਠੀਕ ਠਾਕ ਆ

ਰੋਟੀ ਪਾਣੀ ਖਾਧਾ ਵਾ

ਮੈਂ ਕਿਹਾਂ ਸੋਂਦੇ ਆ ਨਾਲੇ ਹਾਲ ਚਾਲ ਪੁੱਛ ਲੈਣੇ ਆ

ਹੋਰ ਫੇਰ ਹੋਰ ਆਉਂਦਾ phone ਕਾਕੇ ਹੁਣੀ ਠੀਕ ਠਾਕ ਆ ਹਾਂ ਕਾਕੇ ਹੁਣਾ ਦਾ phone ਆਇਆ ਈ ਨੀ ਕਿੰਨੇ ਦਿਨਾਂ ਦਾ ਉਹਨਾਂ ਨੂੰ ਦੱਸ ਦੇਣਾ ਸੀ ਉਦਰ ਨੂੰ ਆਉਣਾ ਕੋਈ ਨੀ ਦੱਸਦਾਂਗੇ phone ਕਰਕੇ ਆਹੋ ਬੀ ਓਦਣ ਨੂੰ ਆਜੀਓ ਟੈਮ ਨਾਲ਼ ਬਈ ਹਮ ਆਹ ਜਾਣਾ ਸਵੇਰੇ ਕੰਮ ਤੇ ਉਪਲੀ

ਉਹਨੂੰ ਪੁੱਛ ਪੁੱਛਣਾ ਬਈ ਡੱਬੇ ਫਿਰ ਦੋ ਤਿੰਨ ਹੋਰ ਲਿਆ ਕੇ ਦੇ ਮੈਨੂੰ ਅੱਛਾ ਨਹੀਂ ਪੂਰੇ ਹੋਣੇ ਏਹ

ਮੈਂ ਕਹਨਾਂ ਲਿਆ ਦੋ ਡੱਬੇ ਹੋਰ ਤਿੰਨ ਸਵੇਰੇ ਬਹੀਏ ਨੂੰ ਕਿਹਾਂ ਸੀ ਬਹਿਆ ਵੇਖੋ ਆਉਂਦਾ ਕਿ ਨਹੀਂ ਕਿਹੜਾ ਬਹਿਆ

ਮੈਂ ਕਿਹਾਂ ਮਿਣਤੀ ਕਰਕੇ ਦੱਸ ਸੀਮਿਟ ਕਿੰਨਾ ਲੱਗਣਾ ਐ, ਕਿੰਨਾ ਖਰਚਾ

ਬਸ ਠੀਕ ਠਾਕ ਆ, ਦੁੱਧ ਲੈ ਕੇ ਆਇਆ ਵਾ

ਚਾਹ ਪੀਂਦੇ ਹੁਣ ਦੁੱਧ ਦੀ ਅਹ ਕੋਈ ਨੀ ਬਣਾ ਦਿੰਦੇ ਆ ਹੁਣੇ

ਮੈਂ ਕਿਹਾਂ ਚੱਲ ਘੁੱਟ ਚ ਪੀਣੇ ਆ ਅਹ ਆਹ ਹਮ ਹੋਰ ਬਸ ਠੀਕ ਠਾਕ ਆ ਦੁੱਧ ਹਾਂ ਮੀਂਹ ਨੀ ਗਿਆ ਬਿੱਟੂ ਵੱਲ ਬਿੱਟੂ ਵੱਲ ਗਿਆ ਨੀ ਬਿੱਟੂ ਨੇ ਹਾਂ phone ਨੀ ਕੀਤਾ ਉਹਨੇ ਓਥੇ ਤਾਂ ਬੜਾ ਉੱਡਿਆ ਉਣ ਡਿਆ ਸੀ ਅੱਜ ਓਹੀ ਜਦੋਂ ਆਏ ਆ

ਸਵੇਰੇ ਜਾਊਗਾ ਆਪਣਾ ਕਿ ਈ ਕਹਿੰਦਾ

ਹਮ ਹੋਰ ਫੇਰ

ਹਮ ਚੱਲ ਹੋ ਆਈ

ਸਵੇਰੇ ਫੇਰ ਆਲੂ ਲਿਆਵਾਂ ਦੱਸ ਕਿਲੋ ਲੈ ਆਈ, ਦੱਸ ਕਿਲੋ ਆਲੂ ਲੈ ਆਈ, ਪੰਡੇ ਲੈ ਆਈ ਆਹ ਮਿਰਚ ਮਸਾਲਾ ਹਲਦੀ

ਖੰਡ ਸਰਫ਼